ਦੇ ਖਾਨਦਾਨ ਦਾ ਤਰੀਖ ਵਿੱਚ ਬੜਾ ਨਾਂ ਹੈ। ਮਹਾਰਾਜਾ ਰਣਜੀਤ ਸਿੰਘ ਦੀ ਬਣਾਈ ਹੋਈ ਪੰਜਾਬ ਸਟੇਟ ਦੇ ਜਰਨੈਲਾਂ ਵਿੱਚ ਸਰਦਾਰ ਦਿਆਲ ਸਿੰਘ ਦੇ ਪਿਉ ਦਾਦੇ ਦਾ ਨਾਂਉ ਵੱਜਦਾ ਹੈ। ਸਰਕਾਰ ਦਿਆਲ ਸਿੰਘ ਦੀਆਂ ਤਕਰੀਬਨ ਤਿੰਨ ਨਸਲਾਂ ਨੇ, ਮਹਾਰਾਜਾ ਰਣਜੀਤ ਸਿੰਘ ਦੀ ਫੋਜ ਵਿੱਚ ਬੜਾ ਅਹਿਮ ਕਿਰਦਾਰ ਨਿਭਾਇਆ। ਫਿਰਦੇ ਪੰਜਾਬ ਨਾਲ ਤਾਲੁੱਕ ਰੱਖਦੇ ਡਾਕਟਰ ਸੁਖਪ੍ਰੀਤ ਸਿੰਘ ਉਦੋਕੇ ਇੱਕ ਖੋਜੀ ਇਤਿਹਾਸਕਾਰ ਨੇ, ਤਰੀਖ ਨੂੰ ਆਪਣੀ ਨਜ਼ਰ ਨਾਲ ਵੇਖਦੇ ਨੇ, ਸਿੱਖ ਕੌਮ ਲਈ ਆਪਣੀ ਆਵਾਜ਼ ਉਠਾਂਦੇ ਰਹਿੰਦੇ ਨੇ, ਤਰੀਖ ਤੇ ਬੜੀ ਗੂੜ੍ਹੀ ਨਜ਼ਰ ਵੀ ਰੱਖਦੇ ਨੇ, ਅਸੀਂ ਉਹਨਾ ਕੋਲੋਂ ਸਰਦਾਰ ਦਿਆਲ ਸਿੰਘ ਦੇ ਪਿਤਾ, ਲਹਿਣਾ ਸਿੰਘ ਬਾਰੇ ਮੁਕਤਸਰ ਪੁੱਛਿਆ ਕਿ ਸਾਡੇ ਨਾਲ ਆਪਣੇ ਸਰਦਾਰ ਲਹਿਣਾ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਮਗਰੋਂ ਅਠਾਰਾਂ ਸੌ ਉਨਤਾਲੀ ਵਿੱਚ ਮੁਹਾਫਲਤ ਕਰਨ ਲਾਹੌਰ ਛੱਡਿਆ, ਫਿਰ ਬਨਾਰਸ ਨੂੰ ਆਪਣਾ ਠਿਕਾਣਾ ਬਣਾ ਲਿਆ, ਉੱਥੇ ਹੀ ਸਰਦਾਰ ਦਿਆਲ ਸਿੰਘ ਨੇ ਜਨਮ ਲਿਆ। ਛੇ ਸਾਲ ਦੀ ਉਮਰ ਮਗਰੋਂ ਸਰਦਾਰ ਦਿਆਲ ਸਿੰਘ ਆਪਣੇ ਮਾਂ ਪਿਉ ਤੋਂ ਮਹਿਰੂਮ ਹੋ ਗਏ। ਉਸ ਤੋਂ ਬਾਅਦ ਸਰਦਾਰ ਦਿਆਲ ਸਿੰਘ ਨੂੰ ਅੰੰਮ੍ਰਿਤਸਰ ਤੋਂ ਦੱਸ ਮੀਲ ਦੂਰ ਆਪਣੇ ਅੱਬਾਈ ਘਰ ਮਜੀਠੀਆਂ ਲਿਆਇਆ ਗਿਆ। ਇੱਥੇ ਮੁੱਢਲੀ ਤਾਲੀਮ ਸਰਦਾਰ ਦਿਆਲ ਸਿੰਘ ਨੇ ਇੱਕ ਅੰਗਰੇਜ਼ ਗਵਰਨਰ ਕੋਲੋਂ ਲਈ, ਉਸ ਤੋਂ ਬਾਅਦ ਉਹ ਲਈ ਅੰਮ੍ਰਿਤਸਰ ਚਲੇ ਗਏ। ਸਰਦਾਰ ਦਿਆਲ ਸਿੰਘ ਅਹ ਵੇਲੇ ਦੇ ਨਾਲ ਨਾਲ ਫਾਰਸੀ, ਅਰਬੀ, ਹਿੰਦੀ ਅਤੇ ਅੰਗਰੇਜ਼ੀ ਦੇ scholar ਬਣ ਗਏ। ਜਦੋਂ ਯੂਰਪ ਅਤੇ UK ਗਏ, ਤੇ ਉਹਨਾ ਦੀ ਸੋਚ ਵਿੱਚ ਇੱਕ ਵੱਡੀ ਤਬਦੀਲੀ ਆਈ।

ਇੱਕ ਗੱਲ ਤੇ ਸਰਦਾਰ ਦਿਆਲ ਸਿੰਘ ਬੜੀ ਚੰਗੀ ਤਰ੍ਹਾਂ ਸਮਝ ਗਏ ਸਨ ਕਿ ਪੰਜਾਬੀ ਕੌਮ ਦੀ ਆਜ਼ਾਦੀ ਅਤੇ ਸਿਰਫ ਅਤੇ ਸਿਰਫ ਤਾਲੀਮ ਯਾਨੀ education ਰਾਹੀਂ ਹਾਸਿਲ ਕੀਤੀ ਜਾ ਸਕਦੀ ਹੈ। ਉਸ ਵੇਲੇ ਸਰਦਾਰ ਦਿਆਲ ਸਿੰਘ ਦੀ ਉਮਰ ਦੇ ਅਮੀਰਜ਼ਾਦੇ ਮੌਜ ਮਸਤੀ ਵਿੱਚ ਗੁੰਮ ਸਨ। ਆਮ ਲੋਕਾਂ ਦਾ ਦੁੱਖ ਉਹਨਾ ਦੇ ਦਿਲਾਂ ਵਿੱਚ ਨਹੀਂ ਸੀ। ਪਰ ਸਰਦਾਰ ਦਿਆਲ ਸਿੰਘ ਨੇ ਰਵਾਇਤਾਂ ਨੂੰ ਤੋੜਿਆ ਅਤੇ ਪੰਜਾਬੀ ਕੌਮ ਲਈ ਤਾਲੀਮ ਆਮ ਕਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆ। ਸਰਦਾਰ ਦਿਆਲ ਸਿੰਘ ਨੇ ਆਪਣੇ ਆਹ ਖਾਅਬ ਨੂੰ ਪੂਰਾ ਕਰਨ ਲਈ ਅਠਾਰਾਂ ਸੌ ਇਕਾਸੀ ਵਿੱਚ ਇੱਕ ਅੰਗਰੇਜ਼ੀ ਅਖਬਾਰ The Tribune ਦੇ ਨਾਂਉ ਨਾਲ ਛਾਪਣਾ ਸ਼ੁਰੂ ਕਰ ਦਿੱਤਾ। ਜਲਦ ਹੀ ਇਹ ਅੰਗਰੇਜ਼ੀ ਅਖਬਾਰ ਪੂਰੇ ਹਿੰਦੁਸਤਾਨ ਵਿੱਚ ਪੰਜਾਬੀਆਂ ਦੀ ਇੱਕ ਭਰਵੀਂ ਆਵਾਜ਼ ਬਣ ਗਿਆ। The Tribune ਅਖਬਾਰ ਨੇ ਤਾਲੀਮ ਲਈ ਰਾਹ ਬਣਾਈ। ਪੰਜੀ article ਅਤੇ editorial ਸਿਰਫ ਇਸ ਲਈ ਛਾਪੇ ਗਏ ਕਿ ਪੰਜਾਬੀਆਂ ਨੂੰ modern ਤਾਲੀਮ ਅੰਗਰੇਜ਼ੀ ਵਿੱਚ ਦਿੱਤੀ ਜਾਏ ਅਤੇ ਨਾਲ ਹੀ ਲਾਹੌਰ ਵਿੱਚ ਇੱਕ ਯੂਨੀਵਰਸਿਟੀ ਵੀ ਬਣਾਈ ਜਾਏ। ਇੰਝ ਪੰਜਾਬ ਲਾਹੌਰ ਵਿੱਚ ਪੰਜਾਬ ਯੂਨੀਵਰਸਿਟੀ ਲਾਹੌਰ ਬਣਾਉਣ ਵਿੱਚ ਸਰਦਾਰ ਦਿਆਲ ਸਿੰਘ ਦਾ ਇੱਕ ਵੱਡਾ ਕਿਰਦਾਰ ਰਿਹਾ ਹੈ। ਜਿਸ ਤਰ੍ਹਾਂ ਸਰਸਈਅਦ ਅਹਿਮਦ ਖਾਨ ਹੋਰਾਂ ਮੁਸਲਮਾਨਾਂ ਨੂੰ modern ਤਾਲੀਮ ਸਿੱਖਣ ਲਈ ਅੰਗਰੇਜ਼ੀ ਦਾ ਕਿਹਾ ਸੀ। ਇਸੇ ਤਰ੍ਹਾਂ ਸਰਦਾਰ ਦਿਆਲ ਸਿੰਘ ਮਜੀਠੀਆ ਨੇ ਪੰਜਾਬੀ ਕੌਮ ਨੂੰ ਵਿਹਲੇ ਨਾਲ ਨਵੀਂ ਸੋਚ ਨੂੰ ਪਰਖਣ ਲਈ ਅੰਗਰੇਜ਼ੀ ਤਾਲੀਮ ਵੱਲ ਆਉਣ ਦਾ ਸੱਦਾ ਦਿੱਤਾ ਸੀ ਅਤੇ ਪੰਜਾਬ ਯੂਨੀਵਰਸਿਟੀ ਬਣਾਉਣ ਲਈ ਸਰਦਾਰ ਦਿਆਲ ਸਿੰਘ ਦੀਆਂ ਕੋਸ਼ਿਸ਼ਾਂ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ, ਸਰਦਾਰ ਦਿਆਲ ਸਿੰਘ ਆਪਣਾ ਜ਼ਿਆਦਾਤਰ ਸਮਾਂ ਲਾਹੌਰ ਹੀ ਗੁਜ਼ਾਰਦੇ ਸਨ। The Tribune ਵੀ ਲਾਹੌਰੋ ਹੀ ਛਪਦਾ ਸੀ। ਕਦੇ ਕਦੇ ਉਹ ਅਹ ਲਾਹੌਰ ਤੋਂ ਕਰਾਚੀ ਜਾਂ ਅੰਂਮ੍ਰਿਤਸਰ ਵੀ ਜਾਂਦੇ ਸੀ, ਪਰ ਉਹਨਾ ਦਾ ਜ਼ਿਆਦਾਤਰ ਠਿਕਾਣਾ ਲਾਹੌਰ ਹੀ ਸੀ ਸਰਦਾਰ ਦਿਆਲ ਸਿੰਘ ਨੇ ਕਦੇ ਵੀ The Tribune ਅਖਬਾਰ ਦੇ ਮਾਮਲਾਤ ਵਿੱਚ ਦਖਲ ਨਹੀਂ ਸੀ ਦਿੱਤਾ। ਇਸ ਲਈ ਬੜੀ ਛੇਤੀ ਹੀ ਇਹ ਅੰਗਰੇਜ਼ੀ ਅਖਬਾਰ ਪੂਰੇ ਹਿੰਦੁਸਤਾਨ ਦਾ ਸਭ ਤੋਂ ਵੱਡਾ ਅਖਬਾਰ ਬਣ ਗਿਆ। ਅਤੇ ਸਰਕਾਰ ਨੂੰ ਆਇਨਾ ਦਿਖਾਉਣ ਲੱਗ ਪਿਆ। ਬੇਖੌਫ ਪੱਤਰਕਾਰੀ ਅਤੇ ਸਾਹਸ ਦੀ ਇੱਕ ਵੱਡੀ ਮਿਸਾਲ ਇਹ ਅਖਬਾਰ ਸੀ। ਉਹ ਵੇਲੇ ਅਮੀਰਜ਼ਾਦੇ ਆਜ਼ਾਦੀ ਅਤੇ ਆਸਾਨੀ ਦੀ ਜ਼ਿੰਦਗੀ ਨੂੰ ਮੁੱਖ ਰੱਖਦੇ ਸੀ। ਮੌਜ ਮਸਤੀ ਵਿੱਚ ਰਹਿਣਾ ਉਹਨਾ ਦਾ ਸੀ। ਕਈ ਜਾਗੀਰਦਾਰ ਬਣੇ, ਕਈ ਤਹਿਸੀਲਦਾਰ ਅਤੇ ਕਈ ਕਮਿਸ਼ਨਰ ਬਣ ਗਏ, ਪਰ ਸਰਦਾਰ ਦਿਆਲ ਸਿੰਘ ਮਜੀਠੀਆ ਇਹਨਾ ਸਭ ਤੋਂ ਵੱਖ Real Estate ਕੀਮਤੀ ਹੀਰਿਆਂ ਪੱਥਰਾਂ ਅਤੇ Jewellary ਦਾ ਕਾਰੋਬਾਰ ਸ਼ੁਰੂ ਕੀਤਾ ਅਤੇ ਜਲਦ ਹੀ ਅਮੀਰ ਲੋਕਾਂ ਵਿੱਚ ਸ਼ਾਮਿਲ ਹੋ ਗਏ।

ਮੀਆਂ ਮੀਰ ਦੇ ਨੇੜੇ ਬਣਾਉਣ ਦਾ ਫੈਸਲਾ ਕੀਤਾ। ਉਸ ਵੇਲੇ ਸਰਦਾਰ ਦਿਆਲ ਸਿੰਘ ਨੂੰ ਬਹੁਤ ਜ਼ਿਆਦਾ property ਖਰੀਦੀ। ਉਹਨਾ ਦੀ property ਵਿੱਚ ਮਾਲ ਰੋਡ ਤੇ ਮੌਜੂਦ ਦਿਆਲ ਸਿੰਘ mansion ਸੈਂਡ ਰੋਡ ਦੇ ਚੈਬਰ ਅਤੇ ਇਸੇ ਤਰ੍ਹਾਂ ਪੰਜਾਬ ਯੂਨੀਵਰਸਿਟੀ ਦੇ new campus ਦੇ ਨਾਲ ਲੱਗਦੀ ਕੁੱਝ ਜ਼ਮੀਨ ਲਾਹੌਰ, ਅੰਮ੍ਰਿਤਸਰ ਅਤੇ ਕਰਾਚੀ ਵਿੱਚ ਸਰਦਾਰ ਦਿਆਲ ਸਿੰਘ ਹੋਰਾਂ ਦੀਆਂ ਛੱਬੀ properties ਸਨ। ਉਹਨਾ ਨੂੰ ਸਿੱਖ ਇਤਿਹਾਸ ਦਾ ਬੜਾ ਗੂੜਾ ਗਿਆਨ ਸੀ। ਕੁੱਝ ਖਾਨਦਾਨਾਂ ਕੋਲੋਂ ਉਹਨਾ ਨੇ ਕੀਮਤੀ ਹੀਰੇ ਅਤੇ ਪੱਥਰ ਵੀ ਖਰੀਦੇ ਜਿੰਨ੍ਹਾ ਦਾ ਤਾਲੁਕ ਮਹਾਰਾਜਾ ਰਣਜੀਤ ਸਿੰਘ ਦੀ ਵਿਰਾਸਤ ਨਾਲ ਜੁੁੜਿਆ ਹੋਇਆ ਸੀ।

ਐਨੀ ਜ਼ਿਆਦਾ ਜਾਇਦਾਦ ਹੋਣ ਦੇ ਬਾਵਜੂਦ ਵੀ ਸਰਦਾਰ ਦਿਆਲ ਸਿੰਘ ਹਮੇਸ਼ ਪੰਜਾਬ ਅਤੇ ਲਾਹੌਰ ਨਾਲ ਜੁੜੇ ਰਹੇ ਅਤੇ ਆਪਣੀ ਰਕਮ ਦਾਨ ਕਰਦੇ ਰਹੇ। ਸਰਦਾਰ ਦਿਆਲ ਸਿੰਘ ਨੇ ਨੈਸ਼ਨਲ ਬੈਂਕ ਦੀ ਬੁਨਿਆਦ ਵੀ ਰੱਖੀ। ਉਹਨਾ ਕਈ ਤਾਲੇਬਿਨਾ ਦੀ ਮਦਦ ਵੀ ਕੀਤੀ। ਵੱਖ ਵੱਖ ਅਦਾਰਿਆਂ ਅਤੇ ਮਨੱਖਾਂ ਨੂੰ ਉਹ ਹਰ ਮਹੀਨੇ charity ਕਰਦੇ। ਕਦੇ ਕੋਈ ਮਹੀਨਾ ਐਸਾ ਨਹੀਂ ਸੀ ਗੁਜ਼ਰਿਆ ਜਿਹਦੇ ਵਿੱਚ ਉਹ donation ਨਹੀਂ ਸੀ ਕਰਦੇ। ਇਸੇ ਤਰ੍ਹਾ ਸਰਸਈਅਦ ਅਹਿਮਦ ਖਾਨ ਦੇ ਇਸ਼ਾਰੇ ਅੰਜ਼ੂਮਨੇ ਇਸਲਾਮੀਆਂ ਨੂੰ ਵੀ ਉਹ ਹਰ ਮਹੀਨੇ ਭਾਰੀ donation ਦਿੰਦੇ ਸਨ। ਸਰਦਾਰ ਦਿਆਲ ਸਿੰਘ ਨੇ ਤਿੰਨ trust ਬਣਾਏ। ਇਕ The Tribune trust ਦੂਜਾ ਦਿਆਲ ਸਿੰਘ ਲਾਈਬ੍ਰੇਰੀ ਟਰੱਸਟ ਅਤੇ ਤੀਜਾ ਦਿਆਲ ਸਿੰਘ ਕਾਲਜ ਟਰੱਸਟ, ਸਰਦਾਰ ਦਿਆਲ ਸਿੰਘ ਇੱਕ ਅਤੇ ਹਰ ਵੇਲੇ ਸਵਾਲਾਂ ਦੇ ਜਵਾਬ ਭਾਲਣ ਵਾਲੇ ਮਨੁੱਖ ਸਨ। ਉਹ ਸਿੱਖ ਧਰਮ, ਬਾਈਬਲ, ਗੀਤਾ ਅਤੇ ਕੁਰਾਨ ਨੂੰ ਹਰ ਪੱਖੋਂ ਸਮਝਦੇ ਸਨ। ਉਹਨਾ ਦੇ ਘਰ ਮੁਸਲਮਾਨ ਅਤੇ ਕ੍ਰਿਸਚਨ ਬਾਵਰਚੀ ਸਨ। ਰੱਖਣ ਵਾਲੇ ਮਨੁੱਖ ਸਨ। ਅੰਗਰੇਜ਼ ਸਰਕਾਰ ਨਾਲ ਲੜ੍ਹਨ ਲਈ ਉਹਨਾ ਨੇ ਸਰਸਈਅਦ ਅਹਿਮਦ ਖਾਨ ਜਿਹਾ ਰਸਤਾ ਅਪਣਾਇਆ, ਨਾਲੇ ਉਹ ਜਾਣਦੇ ਸੀ ਕਿ ਅਠਾਰਾਂ ਸੌ ਸਤਵੰਜ਼ਾ ਦੀ ਜੰਗ ਹਿੰਦੁਸਤਾਨੀ ਹਾਰ ਚੁੱਕੇ ਸਨ ਅਤੇ ਪੰਜਾਬੀ ਵਿੱਚ ਮਹਰਾਜਾ ਰਣਜੀਤ ਸਿੰਘ ੀ ਮੌਤ ਮਗਰੋਂ ਦੱਸ ਸਾਲ ਆਪਸ ਵਿੱਚ ਲੜਦੇ ਰਹੇ। ਹੁਣ ਇਹ ਕੀ ਰਾਹ ਸੀ। ਜਿਹਦੇ ਤੇ ਚੱਲ ਕੇ ਪੰਜਾਬੀ ਕੌਮ ਆਜ਼ਾਦੀ ਦਾ ਖਾਅਬ ਦੇਖ ਸਕਦੀ ਹੈ ਅਤੇ ਆਉਣ ਆਲੇ ਦਿਂਨਾਂ ਵਿੱਚ ਆਜ਼ਾਦੀ ਹਾਸਿਲ ਵੀ ਕਰ ਸਕਦੀ ਹੈ ਅਤੇ ਉਹ ਰਾਹ ਸੀ ਤਾਲੀਮ ਦਾ ਰਾਹ, ਜਿਹਦੇ ਤੇ ਚੱਲਣ ਦਾ ਸਰਦਾਰ ਦਿਆਲ ਸਿੰਘ ਨੇ ਫੈਸਲਾ ਕੀਤਾ। ਅਸੀਂ ਕਹਿ ਸਕਦੇ ਹਾਂ ਕਿ ਜੇ The Tribune ਤੋਂ ਬਾਅਦ ਪੰਜਾਬ ਯੂਨੀਵਰਸਿਟੀ ਪੜ੍ਹਾਉਣ ਵਿੱਚ ਸਰਦਾਰ ਦਿਆਲ ਸਿੰਘ ਆਪਣਾ ਹਿੱਸਾ ਨਾ ਪਾਉਂਦੇ, ਜੇ ਦਿਆਲ ਸਿੰਘ ਕਾਲਜ, ਦਿਆਲ ਸਿੰਘ ਲਾਈਬ੍ਰੇਰੀ ਟਰੱਸਟ ਦੀ ਨੀਂਹ, ਉਹ ਨਾ ਰੱਖਦੇ, ਅਤੇ ਸ਼ਾਇਦ ਪੰਜਾਬ ਅਤੇ ਲਾਹੌਰ ਦੇ ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਅਨਪੜ੍ਹ ਰਹਿ ਜਾਦੀ। ਲਾਈਬ੍ਰੇਰੀ ਟਰੱਸਟ ਵਿੱਚ ਦਿਆਲ ਸਿੰਘ ਨੇ ਕਈ ਨਾਮੀ ਗ੍ਰਾਮੀ ਹਸਤੀਆਂ ਨੂੰ ਸ਼ਾਮਿਲ ਕੀਤਾ। ਲਾਹੌਰ ਵਿੱਚ ਪੰਜਾਬ ਪਬਲਿਕ ਲਾਈਬ੍ਰੇਰੀ ਮਗਰੋਂ ਦਿਆਲ ਸਿੰਘ ਲਾਈਬ੍ਰੇਰੀ ਟਰੱਸਟ ਦੂਜੀ ਵੱਡੀ ਲਾਈਬ੍ਰੇਰੀ ਸੀ। ਇਸ ਲਾਈਬ੍ਰੇਰੀ ਨੇ ਕਈ ਇਲਮ ਦੇ ਮਤਲਾਸੀ ਇਨਸਾਨਾਂ ਦੀ ਪਿਆਸ ਬੁਝਾਈ। University of Punjab ਉਰੀਐਂਟਲ ਕਾਲਜ ਲਾਹੌਰ ਦੇ ਸ਼ੋਭਾ ਦੇ ਪ੍ਰਧਾਨ ਡਾਕਟਰ ਸਾਹਿਬ ਮੀਰ ਦਿਆਲ ਸਿੰਘ ਲਾਈਬ੍ਰੇਰੀ ਬਾਰੇ ਆਪਣੀਆਂ ਯਾਦਾਂ ਦਾ ਖੁਲਾਸਾ ਕਰਦੇ ਨੇ। ਲਾਹੌਰ ਬਾਗੋ ਅੋਰ ਖਾਨੋ ਕਾ ਸ਼ਹਿਰ ਨਹੀਂ, ਲਾਈਬ੍ਰੇਰੀਉਂ ਕਾ ਸ਼ਹਿਰ ਵੀ ਹੈ, ਏਕ ਜ਼ਮਾਨਾ ਥਾਂ ਕਿ ਜਬ ਯਹਾਂ ਲਾਈਬ੍ਰੇਰੀਆਂ ਆਬਾਦ ਹੋਤੀ ਥੀ, ਅੋਰ ਨੌਜਵਾਨ, ਚੱਲਣ ਦਾ ਸਰਦਾਰ ਦਿਆਲ ਸਿੰਘ ਨੇ ਫੈਸਲਾ ਕੀਤਾ। ਅਸੀਂ ਕਹਿ ਸਕਦੇ ਹਾਂ ਕਿ ਜੇ The Tribune ਤੋਂ ਬਾਅਦ ਪੰਜਾਬ ਯੂਨੀਵਰਸਿਟੀ ਬਣਾਉਣ ਵਿੱਚ ਸਰਦਾਰ ਦਿਆਲ ਸਿੰਘ ਆਪਣਾ ਹਿੱਸਾ ਨਾ ਪਾਉਂਦੇ, ਜੇ ਦਿਆਲ ਸਿੰਘ ਕਾਲਜ, ਦਿਆਲ ਸਿੰਘ ਲਾਈਬ੍ਰੇਰੀ ਟਰੱਸਟ ਦੀ ਨੀਂਹ ਉਹ ਨਾ ਰੱਖਦੇ ਅਤੇ ਸ਼ਾਇਦ ਪੰਜਾਬ ਅਤੇ ਲਾਹੌਰ ਦੇ ਨੌਜਵਾਨਾਂ ਦੀ ਇੱਕ ਵੱਡੀ ਗਿਣਤੀ ਅਨਪੜ੍ਹ ਰਹਿ ਜਾਦੀ। ਅਤੇ ਅਠਾਨਵੇਂ ਵਿੱਚ ਚਲਾਣਾ ਕਰ ਗਏ। ਉਹ ਪਹਾੜ ਤੇ ਰੱਖੇ ਹੋਏ ਇੱਕ ਚਿਰਾਗ ਵਾਂਗ ਸਨ ਜੋ ਹਰ ਆਉਂਦੇ ਨੂੰ ਰਾਹ ਦਿਖਾਉਂਦਾ ਹੈ। ਸਰਦਾਰ ਦਿਆਲ ਸਿੰਘ ਦੇ ਬਣਾਏ ਹੋਏ institutions ਨੂੰ ਪੰਜਾਬ ਦੀ ਤਕਸੀਮੀ ਨਾਮੁਕਾਤ ਸੀ। ਉਹ ਆਪਣੇ ਕੰਮ ਪਾਰੋਂ ਹਮੇਸ਼ ਜ਼ਿੰਦਾ ਰਹਿ ਗਏ। son of Lahore ਅਤੇ son of Punjab ਦੀ ਛੱਡੀ ਵਿਰਾਸਤ ਅਤੇ legacy ਨੂੰ ਅੱਜ ਪੰਜਾਬੀ ਕਿਵੇਂ ਅੱਗੇ ਲੈ ਕੇ ਤੁਰ ਸਕਦੇ ਨੇ, ਇਹ ਅੱਜ ਦਾ ਸਵਾਲ ਹੈ। ਪੰਜਾਬ ਤੋਂ ਅੱਗੇ ਅੱਜ ਵੀ ਕਈ challanges

ਉਹਨਾ ਦੀ ਛੱਡੀ ਵਿਰਾਸਤ ਨੂੰ ਅੱਗੇ ਲੈ ਕੇ ਤੁਰ ਸਕਦਾ ਹੈ। ਸਰਦਾਰ ਦਿਆਲ ਸਿੰਘ modern ਪੰਜਾਬ ਨੂੰ ਉਸਾਰਨ ਵਾਲੇ ਸਨ। ਸਰਦਾਰ ਦਿਆਲ ਸਿੰਘ ਨੇ ਪੰਜਾਬੀਆਂ ਨੂੰ ਇੱਕ ਨਵੀਂ ਦਿੱਖ ਦੇਣ ਵਿੱਚ ਆਪਣਾ ਭਰਪੂਰ ਕਿਰਦਾਰ ਨਿਭਾਇਆ। ਉਹ ਕੌਮ ਉਸਾਰੂ ਨੀਤੀਆਂ ਦੇ ਘਾੜੂ ਸਨ। ਸਰਦਾਰ ਦਿਆਲ ਸਿੰਘ ਪੰਜਾਬ ਵਿੱਚ ਨਵੇਂ ਅਦਾਰੇ ਬਣਾਉਣ ਅਤੇ ਕੁੱਛ ਉਹ political reforms ਦੇ ਮੋਹਰੀ ਸਨ। ਸਰਦਾਰ ਦਿਆਲ ਸਿੰਘ ਪੰਜਾਬ ਦੇ ਪੁੱਤਰ ਨਹੀਂ, ਉਹ ਲਾਹੌਰ ਅਤੇ ਅੰਮ੍ਰਿਤਸਰ ਦੇ ਪੁੱਤਰ ਨੇ, ਸਰਦਾਰ ਦਿਆਲ ਸਿੰਘ ਸਾਂਝੇ ਪੰਜਾਬ ਦੇ ਸਾਂਝੇ ਵਾਰਿਸ ਨੇ, ਉਹਨਾ ਦੀਆਂ ਸੋਚਾਂ ਵਿੱਚ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

ਮੈਂ ਜਾਂਚ ਸ਼ੁਰੂ ਕਰ ਦਿੱਤੀ ਤਾਂ ਉਨ੍ਹਾਂ ਨੇ ਇਸ ਕਤਲ ਨੂੰ ਵੀ CBI ਨੇ ਆਪਣੇ ਜਾਂਚ ਦੇ ਦਾਇਰੇ ਦੇ ਵਿੱਚ ਡੇਰੇ ਦੇ ਉੱਪਰ ਸ਼ੱਕ ਜ਼ਹਿਰ ਕਰ ਦਿਆ ਲੈ ਲਿਆ। ਸੋ ਰਣਜੀਤ ਸਿੰਘ ਦੇ ਕਤਲ ਨੂੰ ਲੇ ਕੇ ਮੁੱਖ ਚਰਚਾ ਦੇ ਵਿੱਚ ਫਿਰ ਆ ਗਿਆ, ਰਾਮਚੰਦ੍ਰ ਛੱਤਰਪਤੀ ਦਾ ਅਖਬਾਰ। ਉਸ ਸਾਚਕ ਨੂੰ ਅਖਬਾਰ ਦੇ ਵਿੱਚ ਵੀ ਜਿਹੜੀਆਂ ਇਸ case ਦੀਆਂ CBI ਨੂੰ ਗਿਆ case ਦੀਆਂ details ਤੇ ਡੇਰੇ ਅੰਦਰ ਜਿਹੜੇ ਵਾਪਰਦੇ ਰਹੇ ਵਰਤਾਰੇ ਸੀ ਗੇ ਉਹ ਸਾਰੇ ਛੱਪਦੇ ਰਹੇ। ਪਰ ਉਸ ਸਾਧਵੀ ਦੀ ਗੁਮਨਾਮ ਚਿੱਠੀ ਤੋਂ ਬਾਅਦ, ਫਿਰ ਰਣਜੀਤ ਸਿੰਘ ਦੇ ਕਤਲ ਤੋਂ ਬਾਅਦ

ਜਿਨ੍ਹਾਂ ਵਿੱਚ ਡੇਰੇ ਦੇ ਸਬ ਤੋਂ ਪੁਰਾਣੇ ਵਫ਼ਾਦਾਰ ਸਾਧੂ ਫ਼ਕੀਰ ਚੰਦ ਦੀ ਗੁੰਮਸ਼ੁਦਗੀ, ਲਾਸ਼ ਵੀ ਬਰਾਮਦ ਨਾ ਹੋਈ। ਉਸ ਤੋਂ ਬਾਅਦ ਇੱਕ ਚੌਕੀਦਾਰ ਹੁੰਦਾ ਸੀ UP ਦਾ ਕਾਲੂ ਰਾਮ, ਜਿਸ ਨੇ ਸ਼ਾਇਦ ਡੇਰੇ ਦੇ ਅੰਦਰ ਹੁੰਦਾ ਕੋਈ ਪਵਿੱਤਰ ਕਰਮ ਵੇਖਲਿਆ ਹੋਵੇਗਾ। ਓਹਦੇ ਕਤਲ ਦੇ ਸ਼ੱਕ ਦੀ ਜਿਹੜੀ ਉੰਗਲੀ ਸੀ ਉਹ ਵੀ ਡੇਰੇ ਦੇ ਅਧਿਕਾਰੀਆਂ ਵੱਲ ਭਾਵ ਕਿ ਡੇਰੇ ਦੇ ਨਾਲ ਸੰਬੰਧਤ ਜਿਹੜੇ ਵਿਅਕਤੀ ਸੀ, ਉਨ੍ਹਾਂ ਵੱਲ ਚਲੀ ਗਈ।

ਛੱਤਰਪਤੀ ਦੇ ਪਰਿਵਾਰ ਦੀਆਂ ਵੀ ਬਹੁਤ ਸਾਰੀਆਂ statements ਉਨ੍ਹਾਂ ਦੇ ਬੇਟੇ ਦੀਆਂ ਵੀ ਆਈਆਂ ਕਿ ਜਿਹੜਾ ਡੇਰਾ ਮੁਖੀ ਹੈ ਲਗਾਤਾਰ ਉਸ ਅਖਬਾਰ ਦੇ ਵਿੱਚ ਚੱਲ ਰਹੀ ਚਰਚਾ ਨੂੰ ਬੰਦ ਕਰਵਾਉਣ ਦੇ ਵਾਸਤੇ ਦਬਾਅ ਪਾ ਰਿਹਾ ਸੀ, ਪਰ ਰਾਮਚੰਦ੍ਰ ਨੇ ਉਸ ਦੀ ਇਸ ਗੱਲ ਨੂੰ ਮੁੱਢ ਤੋਂ ਹੀ ਖਾਰਿਜ ਕਰ ਦਿੱਤਾ ਜਾਂ ਕਹਿ ਸਕਦੇ ਹਾਂ ਕਿ ਉਸ ਨੇ ਆਪਣੀ ਕਲਮ ਨੂੰ ਉਸ ਡੇਰੇਦਾਰ ਦੀ ਨਾ ਬਣਨ ਦਿੱਤਾ। ਜਿਸ ਤਰਾਂ ਕਿ ਅੱਜ ਸਾਡਾ ਸਾਰਾ main stream media ਗੋਦੀ media ਬਣ ਕਿ ਇੱਕ ਤਰਾਂ ਦੇ ਨਾਲ ਨਾਜ਼ੀਵਾਦੀ ਉਮਦੀ ਵੇਸਬਾ ਬਣ ਚੁੱਕਾ ਹੈ। ਚੌਵੀ ਅਕਤੂਬਰ ਦੋ ਹਜ਼ਾਰ ਦੋ ਨੂੰ ਅਣਪਛਾਤੇ ਵਿਅਕਤੀਆਂ ਨੇ, ਰਾਮਚੰਦ੍ਰ ਛੱਤਰਪਤੀ ਦੇ ਉੱਪਰ ਹਮਲਾ ਕਰ ਦਿੱਤਾ। ਪਹਿਲਾਂ ਉਨ੍ਹਾਂ ਨੂੰ ਜਖਮੀ ਹੋਣ ਤੋਂ ਬਾਅਦ ਸਿਰਸਾ ਦੇ ਵਿੱਚ ਰੋਹਤਕ PGI ਤੇ ਬਾਅਦ ਦੇ ਵਿੱਚ ਉਨ੍ਹਾਂ ਨੂੰ apollo hospital ਭੇਜ ਦਿੱਤਾ ਗਿਆ, ਜਿੱਥੇ ਇੱਕੀ ਨਵੰਬਰ ਦੋ ਹਜ਼ਾਰ ਦੋ ਨੂੰ ਉਨ੍ਹਾਂ ਦੀ ਮੌਤ ਹੋ ਗਈ। ਪਰਿਵਾਰ ਵਲੋਂ ਉਨ੍ਹਾਂ ਦੇ ਕਤਲ ਲਈ ਕੀਤੇ ਗਏ ਜਾਨਲੇਵੇ ਹਮਲੇ ਦਾ ਸ਼ੱਕ ਜਿਹੜਾ ਸੀ, ਉਹ ਡੇਰਾਮੁਖੀ ਦੇ ਹਮਾਇਤੀਆਂ ਦੇ ਉੱਪਰ ਜ਼ਾਹਿਰ ਕੀਤਾ ਗਿਆ । ਪਰ ਇਹਦੇ ਨਾਲ ਬੇਸ਼ੱਕ ਓਦੋਂ ਡੇਰਾਮੁਖੀ ਦੇ ਉੱਪਰ ਕੋਈ ਖਾਸ ਪ੍ਰਭਾਵ ਨਹੀਂ ਪਿਆ ਕਿਉਂਕਿ ਰਾਜਨੀਤਿਕ ਤੇ ਪ੍ਰਸ਼ਾਸਨਿਕ ਸੰਬੰਧ ਜਿਹੜੇ ਸੀ ਗੇ ਉਹ ਬਹੁਤ ਵੱਡੇ ਸੀ ਖਾਸ ਕਰਕੇ ਇੱਕ ਖਾਸ ਕਾਂਗਰਸੀ ਲੀਡਰ ਤਾਂ ਬਾਬੇ ਦਾ ਕੁੜਮ ਸੀ। ਪਰ ਇਹਦੇ ਨਾਲ ਇਹ ਹੋ ਗਿਆ ਕਿ ਜਦੋਂ ਇੱਕ ਚੰਗੇ ਤੇ ਇਮਾਨਦਾਰ, ਸੱਚ ਲਿਖਣ ਵਾਲੇ, ਦ੍ਰਿੜਤਾ ਦੇ ਨਾਲ ਸੱਚ ਬੋਲਣ ਵਾਲੇ, ਪੱਤਰਕਾਰ ਦੀ ਇਸ ਤਰਾਂ ਦੇ ਨਾਲ ਹ ਹੱਤਿਆ ਹੋ ਗਈ ਤਾਂ ਪੂਰੇ ਦੇਸ਼ ਦੀਆਂ ਅਖਬਾਰਾਂ ਨੇ ਇਸ ਦੀ ਨਿੰਦਿਆ ਕੀਤੀ ਤੇ ਸੁਹਿਰਦ ਪੱਤਰਕਾਰ ਭਾਈਚਾਰਾ, ਇੱਥੇ ਫਿਰ ਦੱਸਣ ਦੀ ਲੋੜ ਹੈ ਸੁਹਿਰਦ ਪੱਤਰਕਾਰ ਭਾਈਚਾਰਾ ਪੀਲੀ ਪੱਤਰਕਾਰੀ ਕਰਨ ਵਾਲਾ ਭਾਈਚਾਰਾ ਨੀ ਜਿਹੜੇ ਪੈਸੇ ਲੈ ਕੇ ਖ਼ਬਰਾਂ ਲਾਉਂਦੇ ਨੇ। ਜਿਹੜੇ ਇੱਕ ਖਾਸ ਕਹਿ ਸਕਦੇ ਹੋ ਕਿ ਧਿਰ ਦੀ ਧਿਰ ਬਣ ਕੇ ਖੜੇ ਹੋਏ ਨੇ ਇਹ ਉਹਨਾਂ ਪੱਤਰਕਾਰਾਂ ਦੀ ਗੱਲ ਨਹੀਂ ਮੈਂ ਸੁਹਿਰਦ ਪੱਤਰਕਾਰਾਂ ਦੀ ਗੱਲ ਕਰ ਰਿਹਾ ਕਿ ਜਿਹੜਾ ਸੁਹਿਰਦ ਪੱਤਰਕਾਰ ਭਾਈਚਾਰਾ ਸੀ, ਉਨ੍ਹਾਂ ਨੇ ਵੱਡੇ ਰੂਪ ਦੇ ਵਿੱਚ ਇੱਕ ਆਵਾਜ਼ ਬੁਲੰਦ ਕੀਤੀ ਤੇ ਰਾਮਚੰਦ੍ਰ ਛੱਤਰਪਤੀ ਦੀ ਹੱਤਿਆ ਦੇ ਪਿੱਛੇ ਵੀ ਕਾਰਨਾਂ ਦੀ ਜਾਂਚ ਵਾਸਤੇ ਛੱਬੀ ਅਕਤੂਬਰ ਦੋ ਹਜ਼ਾਰ ਦੋ ਨੂੰ ਪੰਜਾਬ ਹਰਿਆਣਾ high court ਦੇ judge ਮਿੱਤਲ ਸੁਲਰ ਨੇ CBI ਨੂੰ case ਦੀ ਜਾਂਚ ਸੌਂਪ ਦਿੱਤੀ। ਸੋ, ਡੇਰਾਮੁਖੀ ਬੇਸ਼ੱਕ ਆਪਣੇ ਆਪ ਨੂੰ ਇੱਕ ਧਾਰਮਿਕ ਸੰਸਥਾ ਦਾ ਮੁੱਖੀ ਕਹਿੰਦਾ ਸੀ, ਪਰ ਉਸ ਅਖਬਾਰ ਦੇ ਵਿੱਚ ਜਾਂ ਉਸ ਤੋਂ ਬਾਅਦ ਜਾਂ ਫਿਰ ਜਾਂਚ ਦੇ ਦੌਰਾਨ ਜੋ ਕੁੱਝ ਸਾਹਮਣੇ ਆਇਆ ਜੋ ਕੁੱਝ ਡੇਰੇ ਚ ਹੁੰਦੇ ਅਨੈਤਿਕ ਕਰਮ ਜਾਂ ਕਹਿ ਸਕਦੇ ਓ ਕਿ ਇਹਨਾਂ ਪਾਖੰਡੀ ਡੇਰੇਦਾਰਾਂ ਦੀਆਂ ਕਰਤੂਤਾਂ ਜਿਸ ਰੂਪ ਦੇ ਵਿੱਚ ਸਾਹਮਣੇ ਆਈਆਂ ਉਸ ਤੋਂ ਇਹ ਸਪੱਸ਼ਟ ਹੋ ਗਿਆ ਕਿ ਇਹਨਾਂ ਡੇਰਿਆਂ ਦੇ ਵਿੱਚ ਹੋ ਕੀ ਰਿਹਾ। ਹੁਣ ਬੇਸ਼ੱਕ ਅਸੀਂ ਉਸ ਗੱਲ ਤੇ ਆਉਂਦੇ ਹਾਂ ਚਾਹੇ, ਡੇਰਾਮੁਖੀ ਅੱਜ ਜੇਲ੍ਹ ਦੇ ਵਿੱਚ ਬੈਠਾ ਹੈ ਚਾਹੇ ਰਣਜੀਤ ਸਿੰਘ ਦੇ ਕਤਲ ਦੇ ਵਿੱਚ ਉਸ ਨੂੰ ਦੋਸ਼ੀ ਕਰਾਰ ਦੇ ਦਿੱਤਾ ਗਿਆ ਹੈ, ਜਾਂ ਫਿਰ ਰਾਮਚੰਦ੍ਰ ਛੱਤਰਪਤੀ ਦੇ ਕਤਲ ਦੇਮਾਮਲੇ ਵਿੱਚ CBI ਨੇ ਡੂੰਘਾਈ ਦੇ ਨਾਲ ਜਾਂਚ ਕੀਤੀ ਹੈ। ਪਰ ਇਹਦੇ ਵਿੱਚ ਇੱਕ ਬਹੁਤ ਵੱਡੀ ਕੜੀ ਹੈ ਕਿ ਜੇਕਰ ਉਸ ਅਵਲਾ ਦਾ ਪੱਤਰ ਜਿਹੜਾ ਉਸ ਨੇ ਉਸ ਵੇਲੇ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਲਿਖਿਆ, ਜੇਕਰ ਉਹ ਪੱਤਰ ਸਾਹਮਣੇ ਨਾ ਆਉਂਦਾ ਤਾਂ ਸ਼ਾਇਦ ਇਹ ਬਹੁਤ ਹੀ ਜ਼ਿਆਦਾ ਰਾਜਨੀਤਿਕ ਤੇ ਪ੍ਰਸ਼ਾਸਨਿਕ ਤੌਰ ਤੇ ਤਾਕਤ ਰੱਖਣ ਵਾਲਾ ਸੌਦਾ ਸਾਧ ਜਿਹੜਾ ਹੈ ਇਹ ਜੇਲ੍ਹ ਦੇ ਅੰਦਰ ਨਾ ਹੁੰਦਾ ਤੇ ਨਾ ਹੀ, ਪਾਪਾ ਦੀ ਪਰੀ ਹਨੀਪ੍ਰੀਤ ਨੂੰ ਵੀ ਸ਼ਾਇਦ ਜੇਲ੍ਹ ਦਾ ਖਾਣਾ ਨਾ ਖਾਣਾ ਪੈਂਦਾ। ਹੁਣ ਗੱਲ ਕਰਦਿਆਂ ਕਿ ਉਸ ਪੱਤਰ ਦੀ, ਜਿਹੜੀ ਚਿੱਠੀ ਉਸ ਲੜਕੀ ਵਲੋਂ ਲਿਖੀ ਗਈ ਜਿਸ ਚਿੱਠੀ ਦੇ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਚਿੱਠੀ ਰਣਜੀਤ ਸਿੰਘ ਨੇ ਅਖਬਾਰ ਤੱਕ ਪਹੁੰਚਾਈ, ਜਿਸ ਕਰਕੇ ਰਣਜੀਤ ਸਿੰਘ ਨੂੰ ਕਤਲ ਕੀਤਾ ਗਿਆ। ਉਸ ਤੋਂ ਬਾਅਦ ਉਹ ਚਿੱਠੀ ਰਾਮਚੰਦ੍ਰ ਛੱਤਰਪਤੀ ਨੇ ਆਪਣੇ ਅਖਬਾਰ ਦੇ ਵਿੱਚ ਪ੍ਰਕਾਸ਼ਿਤ ਕੀਤੀ ਜਿਸ ਕਰਕੇ ਉਸ ਨੂੰ ਕਤਲ ਕੀਤਾ ਗਿਆ। ਹੁਣ ਉਹ ਚਿੱਠੀ ਦੀ ਸ਼ਬਦਾਵਲੀ ਕੀ ਸੀ, ਮੈਨੂੰ ਯਾਦ ਹੈ ਮੈਂ ਪਹਿਲਾਂ ਵੀ ਦਸਿਆ ਹੈ ਕਿ ਜਿਸ ਵੇਲੇ ਮੈਂ ਉਸ ਚਿੱਠੀ ਨੂੰ ਪੰਜਾਬੀ ਦੇ ਵਿੱਚ ਆਪਣੇ ਇੱਕ magazine ਵਿੱਚ ਪ੍ਰਕਾਸ਼ਿਤ ਕੀਤਾ, ਤਾਂ ਤਕਰੀਬਨ ਇਨ੍ਹਾਂ ਦੀਆਂ ਚਿੱਠੀਆਂ ਦੇ ਢੇਰ ਲੱਗ ਜਾਂਦੇ ਹੁੰਦੇ ਸੀ ਇਨੀ ਗੰਦੀ ਸ਼ਬਦਾਵਲੀ ਤੇ ਇਨ੍ਹਾਂ ਵਲੋਂ ਧਮਕੀਆਂ ਜਿਹੜੀਆਂ ਉਹ ਦਿਤੀਆਂ ਗਈਆਂ ਹੁੰਦੀਆਂ ਸੀ। ਸੋ ਚਿੱਠੀ ਦੀ ਸ਼ਬਦਾਵਲੀ ਕੀ ਹੈ ਉਹ ਬੱਚੀ ਲਿਖਦੀ ਹੈ ਕਿ ਮੈਂ, ਪੰਜਾਬ ਦੀ ਰਹਿਣ ਵਾਲੀ ਲੜਕੀ ਹਾਂ ਤੇ ਮੈਂ, ਡੇਰਾ ਸੱਚਾ ਸੌਦਾ ਸਿਰਸਾ ਦੇ ਵਿੱਚ ਸਾਧਵੀ ਦੇ ਤੌਰ ਤੇ ਪਿਛਲੇ ਪੰਜ ਸਾਲ ਤੋਂ ਸੇਵਾ ਕਰ ਰਹੀ ਹਾਂ। ਮੈਥੋਂ ਬਿਨਾਂ ਇਸ ਡੇਰੇ ਦੇ ਵਿੱਚ ਹੋਰ ਵੀ ਸੈਂਕੜੇ ਕੁੜੀਆਂ ਹਨ ਜਿਹੜੀਆਂ ਹਰ ਰੋਜ਼ ਅਠਾਰ੍ਹਾਂ ਘੰਟੇ ਸੇਵਾ ਕਰਦੀਆਂ ਹਨ। ਪਰ ਸਾਡਾ ਇੱਥੇ ਸ਼ਰੀਰਕ ਸੋਸ਼ਣ ਹੁੰਦਾ ਹੈ। ਡੇਰੇ ਦੇ ਮਹਾਰਾਜ

ਸ਼ਰੀਰਕ ਸੋਸ਼ਣ ਹੁੰਦੇ ਨੇ, ਬਲਾਤਕਾਰ ਹੁੰਦੇ ਨੇ ਤੇ ਜ਼ਿੰਦਗੀਆਂ ਬਰਬਾਦ ਹੋ ਜਾਂਦੀਆਂ ਨੇ। ਉਹ ਕਹਿੰਦੀ ਹੈ ਕਿ ਆਪਣੇ ਮਾਂ ਬਾਪ ਦੇ ਕਹਿਣ ਤੇ ਹੀ ਮੈਂ ਸਾਧਵੀ ਬਣੀ, ਸਾਧਵੀ ਬਣਨ ਤੋਂ ਦੋ ਸਾਲ ਬਾਅਦ